ਜਾਵਾ ਵਿੱਚ ਡਿਫਾਲਟ ਕੰਸਟਰਕਟਰ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ
ਡਿਫਾਲਟ ਕੰਸਟਰਕਟਰ ਦੇ ਬਾਰੇ ਵਿੱਚ
ਅਤੇ ਕੰਸਟਰਕਟਰ ਨੂੰ ਬਣਾਉਣਾ
ਇੱਥੇ ਅਸੀ ਵਰਤੋ ਕਰ ਰਹੇ ਹਾਂ
ਉਬੰਟੁ ਵਰਜਨ 11 10 ਜਾਵਾ ਡਿਵੈਲਪਮੈਂਟ ਕਿਟ 1 6 ਅਤੇ ਇਕਲਿਪਸ 3 7 0 ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ
ਇਕਲਿਪਸ ਦੀ ਵਰਤੋ ਕਰਕੇ ਜਾਵਾ ਵਿੱਚ ਕਲਾਸ ਦਾ ਆਬਜੇਕਟ ਅਤੇ ਕਲਾਸ ਕਿਵੇਂ ਬਣਾਈਏ
ਜੇਕਰ ਨਹੀਂ ਤਾਂ ਉਚਿਤ ਟਿਊਟੋਰਿਅਲ ਲਈ ਸਾਡੀ ਵੇਬਸਾਈਟ ਉੱਤੇ ਜਾਓ
ਐਚਟੀਟੀਪੀ ਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂਡਬਲਯੂ
ਸਪੋਕਨ ਟਿਊਟੋਰੀਅਲ
ਓਰਗ ਕੰਸਟਰਕਟਰ ਦੀ ਵਰਤੋ ਇੰਸਟੈਂਸ ਵੈਰਿਏਬਲ ਨੂੰ ਇਨਿਸ਼ਿਲਾਇਜ ਕਰਨ ਲਈ ਕੀਤੀ ਜਾਂਦੀ ਹੈ
ਇਸਨੂੰ ਨਵੇਂ ਆਬਜੇਕਟ ਨੂੰ ਬਣਾਉਂਦੇ ਸਮਾਂ ਕਾਲ ਕੀਤਾ ਜਾਂਦਾ ਹੈ
ਹੁਣ ਵੇਖਾਂਗੇ ਕਿ ਜਾਵਾ ਵਿੱਚ ਕੰਸਟਰਕਟਰ ਨੂੰ ਕਿਵੇਂ ਪਰਿਭਾਸ਼ਿਤ ਕੀਤਾ ਜਾਂਦਾ ਹੈ
ਇਸ ਲਈ ਇਕਲਿਪਸ ਵਿੱਚ ਮੈਂ ਪਹਿਲਾਂ ਹੀ ਇੱਕ ਜਾਵਾ ਫਾਇਲ ਸਟੂਡੈਂਟ ਜਾਵਾ ਬਣਾ ਲਈ ਹੈ
ਸਟੂਡੈਂਟ ਕਲਾਸ ਵਿੱਚ ਅਸੀ ਦੋ ਵੈਰਿਏਬਲਸ ਘੋਸ਼ਿਤ ਕਰਾਂਗੇ
ਹੁਣ ਟਾਈਪ ਕਰੋ ਇੰਟ roll number ਸੇਮੀਕਾਲਨ ਅਤੇ ਸਟ੍ਰਿੰਗ ਨਾਮੇ ਸੇਮੀਕਾਲਨ ਹੁਣ ਇੱਕ ਮੇਥਡ ਬਨਾਓ
ਇਸ ਲਈ ਟਾਈਪ ਕਰੋ ਵੋਇਡ ਸਟੂਡੈਂਟਡੀਟੇਲ ਕਰਲੀ ਬਰੈਕੇਟਸ ਵਿੱਚ ਟਾਈਪ ਕਰੋ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ roll number ਫਿਰ ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ ਨਾਮੇ ਹੁਣ ਮੈਨ ਮੇਥਡ ਵਿੱਚ ਅਸੀ ਇਸ ਮੇਥਡ ਨੂੰ ਕਾਲ ਕਰਾਂਗੇ
ਹੁਣ ਇੱਕ ਆਬਜੇਕਟ ਬਨਾਓ ਅਤੇ ਮੇਥਡ ਕਾਲ ਕਰੋ
ਹੁਣ ਟਾਈਪ ਕਰੋ ਸਟੂਡੈਂਟ ਆਬਜੇਕਟ ਦਾ ਨਾਮ ਸਟੂ ਇਕੁਅਲ ਟੋ ਨਿਊ ਸਟੂਡੈਂਟ ਫਿਰ ਸਟੂ ਡੋਟ ਮੇਥਡ ਦਾ ਨਾਮ ਜੋ ਹੈ ਸਟੂਡੈਂਟਡੀਟੇਲ ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ
ਅਸੀ ਆਉਟਪੁਟ ਜ਼ੇਰੋ ਅਤੇ ਨੁੱਲ ਵੇਖਦੇ ਹਾਂ
ਹੁਣ ਇੰਟ ਵੈਰਿਏਬਲ ਦਾ roll number ਇਸਦੀ ਡਿਫਾਲਟ ਵੈਲਿਊ ਜ਼ੀਰੋ ਵਿੱਚ ਇਨਿਸ਼ਿਲਾਇਜ ਹੁੰਦਾ ਹੈ
ਅਤੇ ਸਟਰਿੰਗ ਨਾਮੇ ਇਸਦੀ ਡਿਫਾਲਟ ਵੈਲਿਊ ਨੁੱਲ ਵਿੱਚ ਇਨਿਸ਼ਿਲਾਇਜ ਹੁੰਦਾ ਹੈ
ਜੇਕਰ ਅਸੀ ਕੰਸਟਰਕਟਰ ਨੂੰ ਪਰਿਭਾਸ਼ਿਤ ਨਹੀਂ ਕਰਦੇ ਹਾਂ ਤਾਂ ਇੱਕ ਡਿਫਾਲਟ ਕੰਸਟਰਕਟਰ ਬਣਦਾ ਹੈ
ਡਿਫਾਲਟ ਕੰਸਟਰਕਟਰ ਵਿੱਚ ਕੋਈ ਵੀ ਪੈਰਾਮੀਟਰਸ ਨਹੀਂ ਹੁੰਦੇ ਹਨ
ਇੰਸਟੈਂਸ ਵੈਰਿਏਬਲਸ ਨੂੰ ਉਸਦੀ ਡਿਫਾਲਟ ਵੈਲਿਊ ਵਿੱਚ ਇਨਿਸ਼ਿਲਾਇਜ ਕਰਦਾ ਹੈ
ਹੁਣ ਕੰਸਟਰਕਟਰ ਨੂੰ ਪਰਿਭਾਸ਼ਿਤ ਕਰੋ
ਇਸ ਲਈ ਟਾਈਪ ਕਰੋ ਸਟੂਡੈਂਟ ਪੈਰੇਂਥੇਸਿਸ ਅਤੇ ਕਰਲੀ ਬਰੈਕੇਟਸ
ਯਾਦ ਰੱਖੋ ਕੰਸਟਰਕਟਰ ਦਾ ਨਾਮ ਕਲਾਸ ਨਾਮ ਦੇ ਸਮਾਨ ਹੁੰਦਾ ਹੈ ਜਿਸਦੇ ਨਾਲ ਉਹ ਜੁੜਿਆ ਹੁੰਦਾ ਹੈ
ਕੰਸਟਰਕਟਰ ਮੇਥਡਸ ਦੇ ਸਮਾਨ ਹਨ ਪਰੰਤੂ ਉੱਥੇ ਕੁੱਝ ਮਹੱਤਵਪੂਰਣ ਭਿੰਨਤਾਵਾਂ ਹਨ
ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ
ਅਸੀ ਸਮਾਨ ਆਉਟਪੁਟ ਵੇਖਦੇ ਹਾਂ
ਅਜਿਹਾ ਇਸਲਈ ਕਿਉਂਕਿ ਕੰਸਟਰਕਟਰ ਜਿਸਨੂੰ ਅਸੀਂ ਪਰਿਭਾਸ਼ਿਤ ਕੀਤਾ ਹੈ ਉਹ ਬਿਨਾਂ ਕੰਸਟਰਕਟਰ ਹੋਣ ਦੇ ਸਮਾਨ ਹੈ
ਪਰੰਤੂ ਇੱਥੇ ਡਿਫਾਲਟ ਕੰਸਟਰਕਟਰ ਨਹੀਂ ਬਣਦਾ ਹੈ ਕਿਉਂਕਿ ਅਸੀਂ ਕੰਸਟਰਕਟਰ ਨੂੰ ਪਰਿਭਾਸ਼ਿਤ ਕੀਤਾ ਹੈ
ਹੁਣ ਆਪਣੇ ਵੈਰਿਏਬਲਸ ਨੂੰ ਵੈਲਿਊ ਦਿਓ
ਇਸ ਲਈ ਕੰਸਟਰਕਟਰ ਦੇ ਅੰਦਰ ਟਾਈਪ ਕਰੋ roll number ਇਕੁਅਲ ਟੋ ਟੇਨ ਸੇਮੀਕਾਲਨ
ਅਤੇ ਨਾਮੇ ਇਕੁਅਲ ਟੋ ਡਬਲ ਕੋਟਸ ਵਿੱਚ ਰਮਨ ਹੁਣ ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ
ਅਸੀ ਆਉਟਪੁਟ ਵਿੱਚ ਵੇਖਦੇ ਹਾਂ ਕਿ ਰੋਲ ਨੰਬਰ ਟੇਨ ਅਤੇ ਨਾਮ ਰਮਨ ਹੈ
ਇਸ ਤਰਾਂ ਕੰਸਟਰਕਟਰ ਇੰਸਟੈਂਸ ਫਿਲਡ ਨੂੰ ਇਨਿਸ਼ਿਲਾਇਜ ਕਰਦਾ ਹੈ
ਹੁਣ ਮੇਥਡ ਅਤੇ ਕੰਸਟਰਕਟਰ ਦੇ ਵਿੱਚ ਕੁੱਝ ਭਿੰਨਤਾ ਵੇਖਦੇ ਹਨ
ਕੰਸਟਰਕਟਰ ਵਿੱਚ ਰਿਟਰਨ ਟਾਈਪ ਨਹੀਂ ਹੈ
ਜਦੋਂ ਕਿ ਮੇਥਡ ਵਿੱਚ ਰਿਟਰਨ ਟਾਈਪ ਹੈ
ਕੰਸਟਰਕਟਰ ਨੂੰ ਨਿਊ ਆਪਰੇਟਰ ਦੀ ਵਰਤੋ ਕਰਕੇ ਕਾਲ ਕੀਤਾ ਜਾਂਦਾ ਹੈ
ਜਦੋਂ ਕਿ ਮੇਥਡ ਨੂੰ ਡੋਟ ਆਪਰੇਟਰ ਦੀ ਵਰਤੋ ਕਰਕੇ ਕਾਲ ਕੀਤਾ ਜਾਂਦਾ ਹੈ
ਇਹ ਕੰਸਟਰਕਟਰ ਅਤੇ ਮੇਥਡ ਦੇ ਵਿੱਚ ਕੁੱਝ ਅੰਤਰ ਸਨ
ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
ਡਿਫਾਲਟ ਕੰਸਟਰਕਟਰ ਦੇ ਬਾਰੇ ਵਿੱਚ
ਕੰਸਟਰਕਟਰ ਨੂੰ ਪਰਿਭਾਸ਼ਿਤ ਕਰਨਾ
ਅਤੇ ਮੇਥਡ ਅਤੇ ਕੰਸਟਰਕਟਰ ਦੇ ਵਿੱਚ ਅੰਤਰ
ਸੇਲ੍ਫ਼ ਅਸ੍ਸੇਸ੍ਮੰਟ ਦੇ ਲਈ ਵੈਰਿਏਬਲਸ ਦੇ ਨਾਲ ਐਂਪਲਾਈ ਕਲਾਸ ਬਨਾਓ ਅਤੇ ਵੈਰਿਏਬਲਸ ਨੂੰ ਦਿਖਾਉਣ ਲਈ ਮੇਥਡ ਬਨਾਓ
ਅਤੇ ਕਲਾਸ ਐਂਪਲਾਈ ਲਈ ਕੰਸਟਰਕਟਰ ਬਨਾਓ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਇਸ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ http ਸਪੋਕਨ ਟਿਊਟੋਰੀਅਲ ਓਰਗ What is a Spoken Tutorial ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ
ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ
ਆਨਲਾਇਨ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ
ਜਿਆਦਾ ਜਾਣਕਾਰੀ ਲਈ ਕ੍ਰਿਪਾ ਕੰਟੈਕਟ ਸਪੋਕਨ ਟਿਊਟੋਰੀਅਲ ਓਰਗ ਉੱਤੇ ਲਿਖੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
ਇਹ ਭਾਰਤ ਸਰਕਾਰ ਦੀ ਐਮਐਚਆਰਡੀ ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ਆਈਸੀਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ
ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ
http ਸਪੋਕਨ ਟਿਊਟੋਰੀਅਲ ਓਰਗ ਨਮੈਕਟ ਇੰਟਰੋ ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ
ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ
ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ
ਧੰਨਵਾਦ